ਵੇਲੇ ਕੁਵੇਲੇ ਤੋਪਾ ਪਾ ਲਈਦਾ ਜੀ ਕਰੇ ਤੇ ਪਾ ਲਈਦਾ ਜੀ ਕਰੇ ਤੇ ਨਹੀਂ ਪਾਈਦਾ ਚਾਦਰ ਤੇ ਵੀ ਪੂਰਾ ਦਿਨ ਨੀ ਬਹਿਣ ਨੂੰ ਦਿਲ ਕਰਦਾ ਗਰਮੀ ਦੇ ਵਿਚ ਚਾਦਰ ਵੀ ਕਿਥੇ ਨਿਕਲਦੀ ਆ ਉਥੇ ਚੁੱਭਦੀ ਗੋਡਿਆਂ ਦੇ ਉਪਰ ਰੱਖੀਏ ਤੇ ਗਰਮੀ ਲੱਗਦੀ

ਹੋਰ ਹੋਰ ਸਾਰੇ ਠੀਕ ਠਾਕ ਆਂਢੀ ਗੁਆਂਢੀ ਹਾਂ ਹਮ ਨਿਆਣਿਆਂ ਨੂੰ ਚਾਹ ਪਾਣੀ ਪਿਆ ਤਾਂ ਆ

ਕੀ ਕਰਨ ਦੇ ਹੁਣ ਨਿਆਣੇ ਲੈਣ ਦੇ ਪੀਂਘ ਤੇ ਝੂਟਾ ਉਨ੍ਹਾਂ ਨੂੰ ਪਾ ਕੇ ਦਿੱਤੀ ਪੀਂਘ ਤੇ ਉਥੇ ਹੁਣ ਸਾਰੇ ਲੱਗੇ ਰਹਿੰਦੇ ਆਰੇ ਚੰਗਾ ਸਗੋਂ ਕਿ ਆਰੇ ਲੱਗੇ ਰਹਿੰਦੇ ਸਗੋਂ

ਅੱਗੇ ਤਾਰ ਵਾ ਬੱਤੀ ਦੀ ਹਏ ਬੱਤੀ ਦੀ ਤਾਰ ਵਾ ਤੇ ਫਿਰ ਨਾ ਪੀਂਘ ਨਾ ਪਾ ਕੇ ਦੋ ਤੈਨੂੰ ਪਤਾ ਕਿਤੇ ਤਾਰ ਨਾ ਜੁੜ ਜਾਵੇ ਕਿਤੇ

ਹੈ ਤੇ ਉਦਾਂ ਮਤਲਬ ਦੂਰ ਈ ਪਰ ਜਦੋਂ ਨਿਆਣੇ ਜੋਰ ਜੋਰ ਦੀ ਨੀ ਲੈਂਦੇ ਝੂਠਾ ਉਹ ਤੱਕ ਉਹ ਦਿੰਦੀ ਕਹਿਣ ਦਿੰਦੀ ਬਈ ਤਾਰ ਵਾ ਲਾਗੇ ਬੱਤੀ ਦੀ ਤੁਹੀ ਹਾ ਨਹੀਂ ਬੱਤੀ ਦੀ ਤਾਰ ਵਾ ਤੇ ਲਾਗੇ ਤੂੰ ਪਾ ਕੇ ਨਹੀਂ ਦੇਣੀ ਹੀ ਪੀਂਘ ਅਹੀ ਤੇ ਉਹ ਜਿਥੇ ਲੈਟਰ ਜਾਂ ਪੌਂਦੇ ਜੇ ਹੁੰਦੇ ਉਨ੍ਹਾਂ ਤੇ ਪਾਈ ਆ ਆਹੋ ਉਹ ਫਿਰ ਜੋਰ ਨਾਲ ਜਦੋਂ ਝੂਟਾ ਲੈਂਦੇ ਉਦੋਂ ਤਾਰ ਤੇ ਹਿੱਲਦੀ ਆ ਨਾ ਆਹੋ ਜਦੋਂ ਜੋਰ ਨਾਲ ਲੈਂਦੇ ਆ ਨਾ ਉਦਾਂ ਉੱਦਾਂ ਨੀ ਕੋਈ ਗੱਲ ਉਹ ਫਿਰ

ਇਹ ਜੋੜ ਜਾੜ ਨਹੀਂ ਨਾ ਵਿਚ ਉਸ ਤਰ੍ਹਾਂ

ਫਿਰ ਕੋਈ ਨੀ ਜੋੜ ਹੈਨੀ ਫਿਰ ਕੋਈ ਨੀ ਨੀਗਾ ਫਿਰ ਨੀ ਡਰ ਕੋਈ ਨਹੀਂ ਜੋੜ ਦਾ ਡਰ ਹੁੰਦਾ ਬਹੁਤਾ ਇੰਨੇ ਜੋੜ ਨਹੀਂ ਆ ਤਾਰ ਵਿਚ ਤਾਰ ਤੇ ਸਾਰੀ ਨਵੀ ਆ ਹਾਂ ਜੋੜ ਦਾ ਹੁੰਦਾ ਵਾ ਡਰ ਬਹੁਤਾ ਹੋਰ ਉਸ ਤਰ੍ਹਾਂ ਤੇ ਕੋਈ ਗੱਲ ਨਹੀ

ਆਏ ਸੀ ਦੇ ਪ੍ਰਾਹੁਣੇ ਜਿੱਦਾਂ ਮਰਗ ਜੀ ਹੋਈ ਹੀ ਉਥੇ ਆਏ ਦੋ ਵਾਰੀ ਅੱਛਾ ਵਿਚ ਪਿੰਡ ਨਹੀਂ ਆਏ ਨਾ ਪਿੰਡ ਨਹੀਂ ਆਏ ਉਦੋ ਦੇ

ਉਥੇ ਉੱਦਣ ਆਏ ਘੜੀ ਦੀ ਘੜੀ ਆਉਣਾ ਚਾਹੀਦਾ ਹੀ ਨਾ ਉਨਾਂ ਨੂੰ ਵੀ ਪਿੰਡ ਰਾਤ ਨਹੀਂ ਰਹੇ ਆਂਦੇ ਸਾਡਾ ਜੀਅ ਨਹੀਂ ਲੱਗਦਾ

ਮੈਂ ਕਿਹਾ ਬੁਰੇ ਲੱਗੀਦਾ ਉਸਦੀ ਸੱਸ ਨੇ ਕਹਿਣਾ ਲੈ ਹਣਾ ਉਦਾਂ ਭਰਜਾਈ ਨਹੀਂ ਚਲੋ ਦੁੱਖ ਸੁੱਖ ਵੇਲੇ ਤੇ ਰਾਤ ਰਹਿਣਾ ਚਾਹੀਦਾ ਭੈਣ ਭਰਾ ਦੇ ਲਾਗੇ ਰਹਿਣਾ ਚਾਹੀਦਾ ਵਾ ਜੀਅ ਤੇ ਲਾਉਣਾ ਪੈਣਾ ਫਿਰ ਮਾਂ ਭੈਣ ਭਰਾ ਦੁਖੀ ਹੋਵੇ ਤੇ ਲਾਗੇ ਭੈਣ ਭਰਾ ਦਾ ਦੁੱਖ ਸੁੱਖ ਫੋਲਣਾ ਪੈਂਦਾ ਆ

ਮੈਂ ਫਿਰ ਸਨੀ ਨੂੰ ਕਿਹਾ ਮੈਂ ਨਹੀਂ ਕੁੜੀਆਂ ਨੂੰ ਮੈਂ ਮੰਮੀ ਨਾਲ ਭੇਜ ਦੇ ਨੇ ਆ ਤੇ ਮੈਂ ਹਾ ਅਹੀ ਰਹਿੰਦੇ ਦੋਨੇ ਮੈਂ ਹਾ ਬੁਰੇ ਜੇ ਲੱਗੀਦਾ ਵਾ

ਉਮਰ ਕਿਹੜੀ ਹੀ ਨਿਆਣੀ ਜੀ ਉਮਰ ਥੋੜੀ ਜੀ ਉਮਰੇ ਹੀ ਕਿਹੜੀ ਨਿੱਕੇ ਨਿੱਕੇ ਨਿਆਣੇ ਵਿਆਹ ਗਈ ਹਾਂਜੀ ਆਪਣੇ ਸਿਰ ਤੋਂ ਭਾਰਾ ਲਾ ਗਈ ਹੀ ਵਿਚਾਰੀ ਹਾਂਜੀ ਐ ਤੇ ਗੱਲ ਹੈ ਹਾ ਤੁਹਾਨੂੰ ਤੁਹਾਨੂੰ ਨੀ ਫਿਕਰ ਫਾਕਰ ਚਲੋ ਆਪਣੇ ਹੱਥੀ ਕਰ ਗਈ ਹੀ ਹਾਂਜੀ ਆਹੋ ਤੇ ਬਸ ਆਹੋ ਪਿਆ ਹਾ ਹਾ ਇਹ ਵਿਚਾਰੀ ਇਹਦੇ ਵਲੋ ਦੁੱਖ ਆ ਵਿਚਾਰੀ ਤੇ ਚਲੋ ਨਿਆਣੀ ਕਿਹੜੀ ਉਮਰ ਕਿਹੜੇ ਵਖਤ ਵਿਚ ਪੈ ਗਈ ਵਿਚਾਰੀ

ਹਮ ਕੀ ਕਰਨਾ ਫਿਰ ਉਹਦੇ ਗਾੜੀ ਜੋਰ ਥੋੜਾ ਕੋਈ ਨਾ ਨਾ ਰੱਬ ਦੇ ਗਾੜੀ ਨੀ ਬੀਬੀ ਕਿਹੇ ਦਾ ਜੋਰ

ਸੋਚਾਂ ਵਿਚਾਰਾ ਬਈ ਮੇਰੀ ਕੀ ਕਰੂੰਗੀ ਉਹ ਤੇ ਪਤਾ ਕੀ ਬੀਬੀ ਅਹੀ ਜਿਨਾਂ ਚਿਰ ਰਾਤ ਸੀ ਉਥੇ ਤੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਹੀ ਨਾ

ਕਿਹੇ ਨੇ ਨਹੀਂ ਉਹਦੀ ਸਿਫਤ ਕੀਤੀ ਸਾਰੇ ਕਹਿੰਦੇ ਕਿ ਬੜਾ ਅਸੀਂ ਸਮਝਾਂਦੇ ਰਹੇ ਆ ਕੌਣ ਤੇ ਫਿਰ ਰਿਸ਼ਤੇਦਾਰਾਂ ਨੂੰ ਪਤਾ ਕੀ ਹੀ ਫਿਰ ਰਿਸ਼ਤੇਦਾਰਾਂ ਉਹੋ ਗੱਲ ਕਰਨੀ ਜਿਹੜੀ ਉਨ੍ਹਾਂ ਨੂੰ ਪਤਾ ਨੀਗਾ

ਕਿਹੇ ਨੇ ਸਿਫਤ ਕੀਤੀ ਹੀ ਉਹਦੀ ਕਿਹੇ ਰਿਸ਼ਤੇਦਾਰ ਨੇ ਵੀ

ਨਾ ਉਹ ਕਹਿੰਦੇ ਬਈ ਨਾ ਆਂਦੇ ਬਈ ਤੂੰ ਆਂ ਕੁੜੀ ਵਿਆਹੀ ਨਾ ਇੰਨੇ ਨੀ ਸੁਖ ਲਿਆ

ਆਹੋ ਤੇ ਉਹਦੀ ਸੱਸ ਕਹਿੰਦੀ ਕਿ ਇਕ ਦਿਨ ਬੈਠੇ ਭੰਗ ਤੇ ਵਾਲੀ ਗੱਲ ਗੁਲ ਕਰ ਦਿੰਦੀ ਐ ਆਹੋ ਤੇ ਮਾੜੀ ਗੱਲ ਐ ਕਿ ਜਦੋਂ ਫਿਰ ਆਪਣੇ ਧੀਆਂ ਪੁੱਤਾਂ ਦਾ ਨੀ ਸੋਚਿਆ ਤੇ ਫਿਰ ਲੋਕਾਂ ਨੇ ਕੀ ਕਰਨਾ ਈ ਓ ਲੋਕਾਂ ਨੇ ਫਿਰ ਉਹ ਗੱਲਾਂ ਕਰਨੀਆਂ

ਆਂਦੀ ਬਈ ਭੰਗ ਵਿਚ ਬੈਠੇ ਤਿੰਨ ਚਾਰ ਮੁੰਡੇ ਹੀ ਆਂਦੀ ਆਂਦੀ ਇਹਨੇ ਨੀ ਆਂਦੀ ਮੇਰੇ ਵੱਲ ਵੇਖਿਆ ਨੀ ਮੈਂ ਤੇ ਪਿੰਡ ਜਾ ਕੇ ਕੰਨ ਮਰੋੜਿਆ ਆਂਦੀ ਬਈ ਉਹ ਮੁੰਡੇ ਸਗੋਂ ਮੇਰੇ ਨਾਲ ਵੱਧ ਘੱਟ ਬੋਲਦੇ ਨਹੀਂ ਤੇ ਮਾਂ ਨੂੰ ਪਹਿਲੇ ਦਿਨ ਤੋਂ ਸਮਝਾਉਣਾ ਹੀ ਨਾ ਸਮਝਾਉਣਾ ਚਾਹੀਦਾ ਨਾ ਮੁੜਕੇ ਜੋ ਲੜਦੀ ਤੇ ਫਿਰ ਲੜਨ ਦਾ ਮੁੜਕੇ ਕੰਮ ਹੀ ਨਹੀਂ ਕੋਈ

ਪਹਿਲੇ ਦਿਨ ਤੋਂ ਸਮਝਾ ਕੇ ਰੱਖਦੀ ਬਈ ਤੇਰੀ ਨਿੱਕੇ ਨਿਕੇ ਆਪਣਾ ਆਪ ਸੰਭਾਲ ਹਾਂ ਆਂਦੀ ਬੜਾ ਸਮਝਾਉਂਦੇ ਰਹੇ ਹਾ ਆਂਦੀ ਕਿਹੇ ਰਿਸ਼ਤੇਦਾਰ ਨੇ ਆਉਣਾ ਉਹਨਾ ਨੇ ਵੱਖਰਾ ਹੁਣੀ ਜਾਂਦੇ ਰਹੇ ਤੇ ਹੁਣੀ ਨੇ ਕਰਾਇਆ ਇਨ੍ਹਾਂ ਦੀ ਰਿਸ਼ਚੇਦਾਰੀ ਆ ਵੀ ਜਾਂਦੇ ਰਹੇ ਬੜਾ ਸਮਝਾਉਦੇ ਸੁਮਝਾਉਦੇ ਹਾਂ ਤੇ ਫਿਰ ਰਿਸ਼ਤੇਦਾਰਾਂ ਦੀ ਨੀ ਉਹਨੇ ਮੰਨਣੀ ਤੇ ਫਿਰ ਹੋਰ ਕਿਹੇ ਦੀ ਕਿਥੋਂ ਮੰਨਣੀ ਉਹਨੇ

ਤੇ ਸਾਰੇ ਕਹਿੰਦੇ ਬਈ ਹੁਣ ਹੁਣ ਨਿਆਣਿਆਂ ਦੇ ਤੇ ਹੁਣ ਕਿਹੈ ਦਾ ਕੀ ਕਸੂਰ ਪਾ ਗਿਆ ਤੇ ਕੁੜੀ ਵਿਚਾਰੀ ਕਿਤਾ ਬੜੇ ਤਰਲੇ ਲਵੇ ਕੁੜੀ ਦੀ ਕਿਸਮਤ

ਹਿਲੇ ਨਾ ਵਿਚਾਰੀ ਉਹ ਕਹੇ ਮੈ ਰਹਿਣਾ ਹੀ ਪਾਪਾ ਲਾਗੇ ਆ ਕੁੜੀ ਉਹਦੀ ਅੱਧੀ ਰਾਤ ਦੀ ਖਲੋਤੀ ਤੈਨੂੰ ਪਤਾ ਮਾਂ ਤੋਂ ਬਗੈਰ ਰਹਿੰਦੇ ਨਿਆਣੇ ਕਦੀ ਵੀ ਨਹੀਂ ਮਾਂ ਪਿਓ ਦੇ ਬਗੈਰ ਰਹਿੰਦੇ ਜਿੱਦਾ

ਮਾਂ ਭਾਵੇ ਜਿਸ ਤਰ੍ਹਾਂ ਮਰਜੀ ਹੋਵੇ ਮਾਂ ਤੋਂ ਬਗੈਰ ਰਹਿੰਦਾ ਨਹੀ ਨਿਆਣਾ ਆਹੋ ਆਹ ਹਾਡਾ ਪਾਰਸ ਨਹੀਂ ਉੱਦਣ ਸਨੀ ਦੇ ਮਗਰ ਪੈਣ ਦਿਆ ਆਂਦਾ ਹੀ ਮੈਂ ਇਹਦੇ ਨਾਲ ਕੰਮ ਤੇ ਜਾਣਾ ਮੈਂ ਹੈ ਅੱਗੇ ਤੇ ਚੰਗਾ ਆਹ ਤੇ ਉਹ ਦਿਹਾੜੀ ਜਾਂਦਾ ਹੀ ਤੇ ਉਹਨੂੰ ਜਾਣ ਨਹੀਂ ਦਿੰਦਾ ਆਂਦਾ ਮੈਂ ਨਾਲ ਜਾਣਾ ਫਿਰ ਨਿਆਣਾ ਇਸੇ ਤਰ੍ਹਾਂ ਪਿਆਰ ਨਾਲ ਹੀ ਆ ਨਾ ਫਿਰ ਆਹੋ ਉਹ ਤਾਂ ਉਦਣ ਕਹਿ ਦੀਆ ਨਾ ਸਾਡੇ ਸਾਡੇ ਆਂਦਾ ਹੀ ਮੈਂ ਨਾਲੇ ਜਾਣਾ ਵਾ ਹੁਣ ਉਹਨੂੰ ਉਹਨੂੰ ਭਾਵੇ ਮਾੜਾ ਈ ਚੰਗਾ ਈ ਹੁਣ ਉਹਨੂੰ ਹੀ ਪਤਾ ਵਾ ਨਾ ਜਿਸ ਤਰ੍ਹਾਂ ਹੋਣ ਦਈ ਆ ਆਂ ਦੇ ਬਈ ਮਤਲਬ ਉਦਾਂ ਨਿਆਣਿਆਂ ਨੂੰ ਨੀ ਚੁੱਕਿਆ ਹੋਣਾ ਦੋਹਾਂ ਨੂੰ

ਨਿਆਣਿਆਂ ਨੂੰ ਨਹੀ ਨਿਆਣਿਆਂ ਨੂੰ ਨੀ ਕਿਹੇ ਗੱਲ ਤੋਂ ਰਹਿਣ ਦਿੰਦਾ ਰਿਹਾ

time ਦਿੱਤਾ ਹੀ ਲੋਕਾਂ ਨੂੰ ਕੰਮ ਤੇ ਚੱਲ ਭਲਾ ਕੀ ਕੀ ਫਾਇਆ ਕੰਮ ਕਰਨ ਦਾ ਜਦੋਂ ਕੰਮ ਹੀ ਨਹੀਂ ਚੱਜ ਸਵਾਦ ਦੇ ਨਿਆਣਿਆਂ ਵੱਲ ਨਹੀਂ ਸੋਚਿਆ ਇਹਨੇ ਆਪਣਾ ਮੂੰਹ ਹੀ

ਮੂੰਹ ਵੱਲ ਹੀ ਧਿਆਨ ਰੱਖਿਆ ਕੇ

ਆਹੋ ਜਿਹੜੇ ਫਿਰ ਨਸ਼ੇ ਲਾ ਲੈਂਦੇ ਉਹ ਫਿਰ ਨਿਆਣਿਆਂ ਦਾ ਨਹੀਂ ਸੋਚਦੇ ਹਾਂ ਜਿਸ ਤਰਹ ਉਹ ਤੁਹਾਡਾ ਵੱਡਾ ਵੱਡਾ ਪ੍ਰਾਹੁਣਾ ਜਿਹੜਾ ਉਹ ਚੰਗਾ ਵਾ

ਪਹਿਲੋਂ ਕਦੇ ਪੀਂਦਾ ਪਾਂਦਾ ਰਿਹਾ ਵਾ ਤੇ ਜੇ ਜਦੋਂ ਮੇਰਾ ਵਿਆਹ ਹੋਇਆ ਹਣਾ ਤੇ ਮੈਂ

ਚੱਲੋ ਉਹ ਨਹੀ ਕੋਈ ਗੱਲ ਕਦੀ ਕਦਾਈਂ ਜਿਹੜੀ ਪੀ ਲੈਣੀ ਸ਼ਰਾਬ ਉਹਦੀ ਕੋਈ ਗੱਲ ਨਹੀਂ ਜਿਹੜਾ ਹੋਰ ਉਂਤਰਾ ਖੇ ਖੁਖ ਖਾਂਦੇ ਉਹਦਾ ਬਹੁਤਾ ਡਰ ਹੁੰਦਾ

ਪੱਕਾ ਨਸ਼ਾ ਨੀ ਜੇ ਨਾ ਵੀ ਪੀਣ ਤਾ ਵੀ

ਆਹੋ ਮੈਂ ਗਈ ਉਥੇ ਸਨੀ ਨਾਲ ਜਦੋਂ ਮੇਰਾ ਨਵਾਂ ਨਵਾਂ ਵਿਆਹ ਹੋਇਆ ਤੇ ਮੈਂ ਕਿਹਾ ਉੱਦਾਂ ਕਹਿੰਦੇ ਮਿਸਤਰੀ ਆ ਬਣਾਇਆ ਤਾਂ ਮੈਂ ਕਿਹਾ ਇਹਨੇ ਵੀ ਨਹੀਂ ਕੁੱਖ

ਨਾ ਹੁਣ ਹੁਣ ਉਹਨੇ ਘਰ ਬੜਾ ਵਧੀਆ ਬਣਾਇਆ ਈ

ਹਾਂ ਮੁੱਲ ਲੈ ਕੇ ਬਣਾਇਆ ਸਭ ਕੁਛ ਕੀਤਾ ਆਹੋ ਕਹਿਣ ਆਂਦੀ ਘਰ ਵਾਲਾ ਫਿਰ ਇਨ੍ਹਾਂ ਨੇ ਆਪਣੇ ਦੇ ਤਾ ਹੀ ਉਵੀ ਵੇਚ ਕੇ ਤੇ ਅਹੀਂ ਚੱਲ ਗਏ ਆਪਣ ਸਹੁਰਿਆਂ ਨਾਲ ਇਕੱਠਿਆਂ ਤੇ ਹੁਣ ਖਰੇ ਆਇਆ ਹੁਣ ਖਰੇ ਫੇਰ ਉਹਨੂੰ ਦੁਬਾਰਾ ਲਿਆ ਕੇ ਦਿੱਤਾ ਇਹਨਾਂ ਨੇ ਵਾ phone ਫਾਨ ਉਨ੍ਹਾਂ ਦਾ

ਹਮ ਹੁਣ ਇਨ੍ਹਾਂ ਨੇ ਫੇਰ ਉਨ੍ਹਾਂ ਨੇ ਹੈ ਨਿਕੀ ਕੁੜੀ ਕਰਦੀ phone ਫਾਨ ਕਰਦੀ

ਹੈ ਲਿਆ ਕੇ ਦਿੱਤੋ ਹੈ ਫਿਰ ਦੁਬਾਰਾ ਹੁਣ ਕਰੇ

hello hello ਹਾਂਜੀ ਅਮ ਹਮ

ਹੁਣ ਨਹੀ ਕਰਨਾ ਮੈਂ ਗਿਆ ਹੀ ਆਹ ਮਾੜਾ ਜਿਆ ਵੇਖਣਾ ਹੀ ਕਰਨ ਦਈ ਹੀ

ਔਹ ਵੇਖਣ ਗਿਆ ਹੀ ਅਜੇ ਹੁਣੀ ਕੀ ਕਰਨ ਦਏ ਆ

ਮੈਂ ਵੇਖਣ ਗਿਆ ਹੀ ਅਜੇ ਹੁਨੀ ਕੀ ਕਰਨ ਦਏ ਆ ਦੋ ਕੰਮ ਕਰਨ ਦਏ ਆਹ ਦਿਆ ਕੰਮ ਕਰਨ ਹੈ ਮੈਂ ਤੁਹਾਡਾ phone ਨੀ

ਮੇਰਾ phone ਬੰਦ ਥੋੜੀ ਹੋਣ ਦਿਆ ਬੰਦ ਕਿਥੋਂ ਔਣ ਦਿਆ ਬੰਦ ਅਜੇ ਦਾ ਵੀ ਨਹੀਂ ਲੱਗਣ ਦਿਆ ਚੱਲ ਕੋਈ ਨੀ ਲੱਗ ਜਾਂਦਾ ਹੈ

ਕਿਹਦਾ

ਮੇਰੇ ਆਲਾ ਉਹ range ਨੀ ਆਉਦੀ ਹੋਣੀ ਇਧਰ ਬਾਥਰੂਮਾਂ ਵਿਚ range ਨੀ ਹੁੰਦੀ ਇਧਰ ਕਮਰਿਆਂ ਵਿਚ

ਕੀ ਕਰਨਾ ਉਹ range ਨੀ ਆਉਦੀ ਕਈਆਂ ਕਮਰਿਆਂ ਵਿਚ ਉਪਰ

ਅਮ ਹਮ range ਆ ਜਾਂਦੀ ਮੇਰੀ ਮੇਰੀ range ਕਿਥੇ ਜਾਣੀ ਹੁਣ ਮੇਰੇ tower ਪੱਕੇ ਇਥੇ ਦਿੰਦੇ ਹੁਣੇ

ਤੇਰਾ charge ਕਰਨ ਵਾਲਾ ਹਮ

ਅੱਛਾ

ਹੋਰ ਫਿਰ

ਕੀ ਕਰਨ ਦੇ ਡੈਡੀ

ਹੁਣ daddy ਕੁਛ ਨੀ ਬੈਠੇ